ਬਹੁਤ ਸਾਰੀਆਂ ਕਾਲੇ ਰੰਗ ਦੀਆਂ ਕੁਰਸੀਆਂ ਦੀ ਫੋਟੋ ਹੈ।

ਗੱਬੇ ਟੇਬਲ ਲੱਗਿਆ ਹੋਇਆ ਹੈ ਉਸ ਊਪਰ ਲੈਪਟੌਪ ਰੱਖਿਆ ਹੈ ਤੇ ਇੱਕ ਫੋਨ ਪਿਆ ਹੋਇਆ ਹੈ।

ਇਹ ਫੋਟੋ ਇੱਕ ਸਟੇਜ ਦੀ ਫੋਟੋ ਹੈ ਇੱਥੇ ਤਿੰਨ ਕੁੜੀਆਂ ਮਿੱਲ ਕੇ ਨੱਚ ਰਹੀਆਂ ਨੇਂ ਤੇ--

ਦੂਜੇ ਪਾਸੇ ਇੱਕ ਨੀਲੇ ਰੰਗ ਦਾ ਟੈਂਟ ਲੱਗਿਆ ਹੋਇਆ ਹੈ।

ਟੋਕਰੀਆਂ ਸਜਾਈਆਂ ਹੋਈਆਂ ਨੇ ਤਿੰਨ ਚਾਰ ਟੋਕਰੀਆ ਪੀਲੇ ਰੰਗ ਦੀ ਤੇ ਲਾਲ ਰੰਗ ਦੀ ਟੋਕਰੀਆਂ ਹਨ ਇੱਥੇ--

ਪੇਸਟ੍ਰਿਆਂ ਚੋਕਲੇਟ ਕੇਕ ਲੱਗੇ ਹੋਏ ਨੇਂ।

ਤੇ ਥੱਲੇ ਚਿੱਟੇ ਰੰਗ ਦੀ ਚੌਕਲੇਟ ਰੰਗ ਦੀ ਪਿੰਕ ਰੰਗ ਦੀ ਪੇਸਟੀ ਲੱਗੀ ਹੈ।

ਰੈਸਟੋਰੈਂਟ ਦੀ ਹੈ ਜਿੱਥੇ ਦੋ ਮੁੰਡੇ ਬਹਿ ਕੇ--

ਇਹ ਫੋਟੋ ਮਨਹਾਸ ਮੈਡੀਕੋਜ਼ ਨਲਵਾ ਬ੍ਰਿਜ ਤਿਲਾ ਦੀ ਫੋਟੋ ਹੈ।

ਲੋਹੇ ਦੀ ਢੇਰ ਲੱਗੀ ਹੈ ਤੇ ਨਾਲ ਹੀ ਇੱਥੇ ਵੱਡੇ ਵੱਡੇ ਬੂਟੇ ਲੱਗੇ ਹੋਏ ਹਨ।

ਇਹ ਫੋਟੋ ਇੱਕ ਮੌਲ ਦੇ ਅੰਦਰ ਫਨ ਜੋਨ ਦੀ ਹੈ ਇੱਥੇ ਬੱਚਿਆਂ ਦੇ ਖੇਡਣ ਲਈ --

ਦੀ ਫੋਟੋ ਹੈ ਇੱਥੇ ਕਿੱਧਰੇ ਲੱਭ ਰਿਹਾ ਹੈ ਥੱਲੇ ਗੋਲ ਜਿਹਾ--

ਇਹ ਫ਼ੋਟੋ ਇੱਕ ਕੱਪੜੇ ਦੀ ਦੁਕਾਨ ਦੀ ਫ਼ੋਟੋ ਹੈ ਇੱਥੇ--

ਇਹ ਫੋਟੋ ਇੱਕ ਕਾਰ ਦੀ ਹੈ ਜਿੱਥੇ ਇੱਕ ਐਲ ਈ ਡੀ ਟੀ ਵੀ ਲੱਗਾ।

ਤੇ ਸਾਹਮਣੇ ਰੈਕ ਵਿੱਚ ਕੁਝ ਸਮਾਨ ਪਿਆ ਹੈ ਜਿਵੇਂ ਦਾਲਾਂ ਸਾਬਣ ਨਮਕੀਨ ਬਿਸਕਿਟ ।

ਫ਼ੋਨ ਅਤੇ ਇੱਕ ਬੰਦਾ ਇੱਥੇ ਸਾਹਮਨੇ ਫੋਨ ਉਤਾਰ ਰਿਹਾ ਹੈ।

ਤੇ ਖਾਨੇ ਬਣੇ ਹੋਏ ਹਨ ਤੇ ਸਾਹਮਣੇ ਇੱਕ ਬਿਲਡਿੰਗ ਬਣੀ ਹੈ ਸਾਹਮਣੇ ਜਿੱਥੇ ਲੋਕੀ ਬੈਠ ਸਕਣ ਤੇ ਦੋ ਬੰਦੇ ਇੱਥੇ ਖੜੇ ਨੇ।